ਨਾ ਕੰਮ ਕਾਰ ਕੋਈ ਨਹੀਂ ਸਿੱਖਣਾ ਓਹਨੇ ਵਿਚਾਰੀ ਨੇ

ਆਹੋ ਇੱਕੋ ਕੰਮ ਸਿਖਾਇਆ ਰੋਟੀ ਪਾਣੀ ਦਾ ਮਾਂ ਪਿਓ ਦੀ ਆਦਰ ਸੇਵਾ ਕਰਨੀ ਬਸ ਹਮ

ਬੋਲਦੀ ਬੂਲਦੀ ਤੇ ਨਹੀਂ ਗਾੜੀ ਜਦੋ ਕੋਈ ਬੋਲੇ ਫਿਰ ਬੋਲ ਵੀ ਪੈਦੀ ਆ ਤੇ ਅੱਛਾ ਹੋਰ ਫਿਰ ਸਪਨਾ ਕੀ ਹਾਲ ਆ? ਹਾਂ ਠੀਕ ਆ ਫਿਰ ਜਦੋ ਕੋਈ ਜਿਆਦਾ ਸਿਰ ਤੇ ਚੜੇ ਲਾਉਣਾ ਵੀ ਪੈਂਦਾ ਕੇ

ਪਰ ਜਿੰਨਾ ਤੂੰ ਬੋਲਦੀ ਆਪਣੇ ਮਾਂ ਪਿਓ ਗਾੜੀ ਉਹਨਾਂ ਨਹੀਂ ਬੋਲਦੀ ਲੈ ਹੁਣ ਬੋਲਣਾ ਵੀ ਪੈਂਦਾ ਆ ਕੇ ਜਿਥੇ ਬੋਲਣਾ ਹੋਇਆ। ਹਾਂ ਠੀਕ ਆ

ਆਹੋ ਉਹ ਤੇ ਬੜੀ ਭੋਲੀ ਆ

ਹੋਰ?

ਆਹੋ ਉਹ ਤੇ ਭੈਣਾਂ ਚੰਗੀ ਬੜੀ ਈ ਆ ਨੀ ਵੰਧਨਾ ਆਹੋ ਮੈ ਵੇਖੀ ਤੇ ਹੈ ਆਈ ਮੈ ਓਦੇ ਕੋ ਉਹ ਫਿਰ ਜਦੋ ਗਰਮੀ ਨਾ ਖਿਜਿਆ ਬੰਦੇ ਨੇ ਆਉਣਾ ਵਾ ਤੇ ਫਿਰ ਜਦੋ ਦੁਆਲੇ ਚਲ ਜਾਣਾ ਅਗਲੇ ਬੰਦੇ ਤੇ ਫਿਰ ਮਾੜਾ ਮੋਟਾ ਤੇ ਬੋਲੋਨਾ ਈਆ।

ਆਹੋ ਗੂੰਗੇ ਥੋੜੀ ਹੋਏ ਰਹਿਣਾ ਹੁਣ

ਮੈ ਕਿਹਾ ਮਾੜਾ ਮੋਟਾ ਤੇ ਫਿਰ ਬੋਲਣਾ ਈ ਪੈਦਾ ਵਾ ਹੋਰ

ਸਪਨਾ ਬਹੁਤ ਸੋਹਣੁ ਹਵਾ ਆਉਂਦੀ ਈਓ ਨੀ ਹਮ ਬੜੀ ਵਧੀਆ ਅੱਖਾਂ ਮੀਟਦੀਆਂ ਜਾਂਦੀਆਂ ਆਪਣੇ ਆਪ ਇੱਥੇ ਤਾ ਬਹੁਤ ਵਧੀਆ ਗਲੀ ਚ ਆਉਂਦੀ ਹਵਾ ਆਏ ਮੱਛਰ ਬੜਾ ਈਓ ਪਰ ਨੀਂਦ ਬੜੀ ਵਧੀਆ ਆਉਣੀ ਊ ਕੋਠੇ ਤੇ ਨਹੀਂ ਮੇਰੇ ਨਾ ਟਿਡ ਤੇ ਲੜ ਗਿਆ ਤੇ ਮੇਰੇ ਤੇ ਉੱਥੇ ਈ ਥਪ੍ਹੜ ਪੈ ਗਿਆ ਹੈਂ? ਗਲੀ ਚ ਮੈ ਕਿਹਾ ਮੇਰੇ ਟਿਡ ਤੇ ਲੜ ਗਿਆ ਉੱਥੇ ਥੱਫੜ ਪੈ ਗਿਆ। ਅੱਛਾ ਉਹ ਗਲੀ ਚ ਬੈਠੀ ਆ ਠੀਕ ਆ ਕੋਈ ਨਹੀਂ ਫਿਰ ਕੀਆ ਹੇਨਾ ਆਪਣੇ ਬਰੂਹਾਂ ਗਾੜੀ ਦੀ ਕਿਹੜੀ ਗੱਲ ਆ। ਆਹੋ ਅੜੀਏ ਮੈਨੂੰ ਤਾ ਅੰਦਰ ਘੁਟਣ ਜੀ ਹੋਣਦੀਆ ਤੇ ਮੈ ਆਣ ਕੇ ਬਾਹਰ ਬਹਿ ਗਈ ਆ ਮੈ ਕਿਹਾ ਚਲ ਨਾਲੇ ਗੱਲ ਕਰ ਲੈਣੇ ਆ ਤੇ ਨਾਲੇ ਮੈ ਕਿਹਾ ਚੱਲ time pass ਹੋਜੂ ਘੜੀ ਆਹੋ, ਆਹੋ ਇਹ ਤਾ ਗੱਲ ਹੇਗੀ। ਮੈ ਵੀ ਸੋਚਣ ਦੀ ਹਾਂ ਪੀ ਕਿਹੜਾ ਇਹੋ ਜਿਹਾ ਫੁੱਦੂ ਬੰਦਾ ਜਿਦੇ ਨਾਲ ਗੱਲ ਕਰਾ ਤੇ ਉਹ ਤੁਹਾਡੇ ਨਾ ਆਗੇ ਗਾੜੀ ਮੈ ਕਿਹਾ ਚਲ ਇਹਨਾਂ ਨੂੰ ਲਾਉਣੀ ਆ। ਅਸੀ ਫੁੱਦੂ ਰਹਿ ਗਏ ਪਲਾਂ ਦੁਨੀਆ ਤੇ ਆਹੋ ਉਹ ਤੁਹਾਡਾ ਚੇਤਾ, ਤੁਹਾਡਾ ਚੇਤਾ ਆਗਿਆ ਹੈਂ ਕੀ ਹੋਇਆ ਵਾ ਕੁੜੇ ਲੜਣ ਕਾਹਲੀ ਦੇ ਪੀਆ ਜੋ ਹਾਂ ਫੁੱਦੂ ਬੰਦਿਆ ਦੇ ਨਾ ਚੇਤਾ ਆਗਿਆ ਏਦਾਂ ਕੁਛ ਕਹਿਣ ਦੀ ਆ

ਹੈਂ ਠੀਕ ਆ ਵਧੀਆ। ਠੀਕ ਈ ਚਾਹੀਦਾ ਇਹ ਬੜੀ ਚਲਾਕ ਆ ਹੇਨਾ ਵੰਧਨਾ ਏਦਾਂ ਈਆ ਨਾ ਫਿਰ ਚਲਾਕ ਵੀ ਫਿਰ ਕਦੇ ਕਦੇ ਹੋਣਾ ਚਾਹੀਦਾ। ਭੋਲੇ ਬੰਦਿਆ ਨੂੰ ਤੇ ਅਜਕਲ ਕੋਈ ਪੁੱਛਦਾ ਨਹੀਂ ਆ ਤੂੰ ਤੇ ਕੁਝ ਜਿਆਦਾ ਈ ਭੋਲੀ ਆ ਹੇਨਾ ਵੰਧਨਾ

ਰਮਨ ਮੈ ਕਿਹਾ ਜਿਆਦਾ ਈ ਚਲਾਕ ਹੋਗੀਆਂ ਆ ਹੁਣ

ਦੁਨੀਆ ਵਾਲ ਵੇਖ ਵੇਖ ਹੋਣਾ ਈ ਪੈਂਦਾ ਆ।

ਠੀਕ ਆ। ਠੀਕ ਠਾਕ ਓ ਠੀਕ ਚਾਹੀਦਾ। ਤੇ ਮੈ ਕਹਿੰਦੀ ਹੀ ਕੇ ਆਜਿਓ ਹੁਣ ਹਾਡੇ ਘਰ ਤੁਹੀ ਤੇ ਆਉਂਦੀਆਂ ਨਹੀਂ

ਹਾਡਾ ਨਹੀਂ ਹਲੇ ਟੈਮ ਕਿਉਂ ਹੁਣ ਤੇ ਤੁਹਾਨੂੰ ਆਉਣਾ ਈ ਪੈਣਾ ਵਾ ਕਿਉਂ? ਸਪਨਾ ਕੋਈ program ਏਦੇ ਘਰ

ਹੇਗਾ ਵਾ ਨਾ ਏਦੇ ਹੇਗਾ ਆ ਮੇਰੇ ਘਰ program

ਇਹਨਾਂ ਦੇ ਘਰ ਰੋਜ਼ ਈ program ਰਹਿੰਦਾ ਰਿਸ਼ਤੇ ਜੋ ਕਰਵਾਉਂਦੀ ਆ।

ਮੈ ਕਿਹਾ ਇਹਨਾਂ ਦੇ ਘਰ ਰੋਜ਼ program ਰਹਿੰਦਾ ਇਹ ਰਿਸਤੇ ਜੋ ਕਰਵਾਉਂਦੀ ਆ। ਆਹੋ ਇਹਨਾਂ ਘਰ ਰੋਜ਼ program ਰਹਿੰਦਾ ਸਹੀ ਗੱਲ ਆ ਆਉਣਾ ਈ ਪੈਣਾ ਹੂੰ ਤੇ ਕਲ ਕਲ ਟੈਮ ਨਾਲ ਆਜਿਓ ਕੋਈ ਨਹੀਂ ਆਵਾਂਗੇ ਆਵਾਂਗੇ ਕਲ ਬੂਹੇ ਆਈ ਝੰਜ ਤੇ ਵਿਨੋ ਕੁੜੀ ਦੇ ਕੰਨ ਉਹ ਸਾਬ ਤੇਰਾ ਵਾ ਕਲ ਤੇਰੇ ਘਰ program ਤੇ ਅੱਜ ਤੂ ਹਾਨੂੰ ਫੋਨ ਕਰਨ ਦੀ ਆ। ਲੇਈ ਹੁਣ ਦਸਣਾ ਰਾਤ ਨੂੰ ਈ ਦਸਣਾ ਹੋਰ ਸਵੇਰ ਨੂੰ ਦਸਣਾ ਆ।

ਲੈ ਲੀੜਾ ਕੱਪੜਾ ਕੀ ਲਿਆਉਣਾ ਤੁਹੀ ਆਜਿਓ ਬਸ ਨਹੀਂ ਤੇਰੇ ਲਈ ਨਹੀਂ ਲਿਆਉਣਾ ਕਮ ਸੇ ਕਮ ਆਪ ਤਾ ਨਵਾਂ ਪਾ ਕੇ ਆਵੇ ਬੰਦਾ ਆਹੋ ਆਪਣਾ ਤੇ ਨਵਾਂ ਸੂਟ ਲਿਆਉਣਾ ਵਾ

ਪੁਰਾਣੇ ਪਾ ਆਇਓ

ਮੈ ਕਿਹਾ ਕੋਈ ਇਹੋ ਜਿਹੇ ਕੰਮ ਹੁੰਦੇ ਕੋਈ ਦਸ ਦਿਨ ਪਹਿਲਾ ਦਸੇ ਬੰਦਾ ਆਹੋ ਆਹੋ ਇਹ ਤਾ ਗੱਲ ਹੈ ਇਹ ਵੇਖਲਾ ਪੈਰ ਤੇ ਦਈ ਦਸਣ।

ਸਵੇਰੇ ਆ ਜਾਇਓ ਦਸ ਵਜੇ meeting start ਆ। ਠੀਕ ਆ ਚੰਗਾ ਆ ਜਾਇਓ ਜਰੂਰੀ ਹੁਣ। ਹਾਂ ਹਾਂ ਸਵੇਰੇ ਜਰੂਰੀ ਸਵੇਰੇ ਜਰੂਰੀ ਆ ਜਾਇਓ ਕਿਦਾਂ ਸਵੇਰੇ ਮਿਲਾਂਗੇ ਠੀਕ ਆ। ਸਤਿ ਸ੍ਰੀ ਆਕਾਲ ਜੀ ਮੈਂ ਰਾਹੁਲ ਤੁਹਾਡੇ ਨਾਲ ਇੱਕ ਕਿੱਸਾ share ਕਰਨ ਲੱਗਿਆ ਜੀ, ਪ੍ਰਾਚੀਨ ਭਾਰਤ ਵਿੱਚ ਸਮਾਜ ਸਾਸ਼ਤਰ ਦਾ ਵਿਕਾਸ ਭਾਰਤ ਵਿੱਚ ਸਮਾਜ ਵਿਗਿਆਨੀਆਂ ਦੀ ਉਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਹੋ ਗਈ ਸੀ। ਮਹਾਂਰਿਸੀ ਵੈਦ ਵਿਗਿਆਲ ਨੇ ਚਾਰਾਂ ਭਾਰਤ ਵਿੱਚ, ਸਮਾਜਿਕ ਵਿਗਿਆਨ ਦੀ ਉਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਕਰ ਗਏ ਸੀ। ਮਹਾਂਭਾਰਤ ਵਰਗੇ ਮਹਾਂਕਾਲ ਦੀ ਰਚਨਾ ਕੀਤੀ। ਰਮਾਇਣ ਦੀ ਰਚਨਾ ਕੀਤੀ ਗਈ। ਇਹਨਾ ਤੋਂ ਇਲਾਵਾ ਉਪਨਿਸ਼ਦਾ, ਪੁਰਾਣ ਅਤੇ ਸਮਰੀਤੀਆਂ ਵਿੱਚ ਪ੍ਰਾਚੀਨ ਭਾਰਤ ਦੀ ਦਰਸ਼ਨ ਦੀ ਵਿਸਥਾਰ ਨਾਲ

ਇਹਨਾ ਗ੍ਰੰਥਾਂ ਤੋਂ ਪਤਾ ਚੱਲਦਾ ਹੈ ਕਿ ਪ੍ਰਾਚੀਨ ਭਾਰਤ ਦੀਆਂ ਸਮੱਸਿਆਵਾਂ, ਜ਼ਰੂਰਤਾਂ, ਘਟਨਾਵਾਂ ਪੱਖੋਂ ਮੁੱਲਾਂ, ਆਦਰਸ਼ਾਂ, ਵਿਵਸਥਾ

ਨੀਤੀ ਸਾਸ਼ਤਰ ਵਰਗੇ ਗ੍ਰੰਥ ਪ੍ਰਾਚੀਨ ਕਾਲ ਦੀਆਂ ਪ੍ਰੰਪਰਾਵਾਂ ਪ੍ਰਥਾਵਾਂ ਮੁੱਲਾਂ ਆਦਰਸ਼ਾਂ ਕਾਨੂੰਨਾਂ ਅਤੇ ਕਾਫੀ ਰੋਸ਼ਨੀ ਪਾਉਂਦੇ ਹਨ। ਇਹਨਾ ਪਤਾ ਹੈ ਕਿ ਵੈਦਿਕ ਕਾਲ ਤੋਂ ਹੀ ਭਾਰਤ ਸਮਾਜ ਸਾਸ਼ਤਰ ਦੀ ਸ਼ੁਰੂਆਤ ਹੋ ਗਈ ਸੀ। ਮੱਧ ਕਾਲ ਵਿੱਚ ਆ ਕੇ ਭਾਰਤ ਵਿੱਚ ਮੁਸਲਮਾਨਾਂ ਅਤੇ ਮੁਗਲਾਂ ਦਾ ਰਾਜ ਰਿਹਾ। ਉਸ ਸਮੇਂ ਦੀਆਂ ਲਿਖਤਾਂ ਦਾ ਭਾਰਤ ਦੀ ਉਸ ਸਮੇਂ ਦੀ ਵਿਚਾਰਧਾਰਾ ਸੰਸਥਾਵਾਂ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 ਉੱਨੀ ਸੌ ਚੋਦਾਂ ਵਿੱਚ ਗ੍ਰੈਜ਼ੂਏਟ ਪੱਧਰ ਉੱਤੇ ਸਮਾਜ ਵਿਗਿਆਨ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ। ਉੱਨੀ ਸੌ ਉੱਨੀ ਤੋਂ ਅੰਗਰੇਜ਼ ਸਮਾਜ ਸਾਸ਼ਤਰੀ

ਸਥਾਪਨ ਦੀਆਂ ਕੋਸ਼ਿਸ਼ਾਂ ਨਾਲ ਉੱਨੀ ਸੌ ਸਤਾਰਾ ਵਿੱਚ ਕਲਕੱਤਾ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ। ਪ੍ਰਸਿੱਧ ਸਮਾਜ ਸਾਸ਼ਤਰੀ ਡਾਕਟਰ ਰਾਬਦਾ ਕਮਲ ਮੁਖਰਜੀ ਅਤੇ ਡਾਕਟਰ ਡੀ ਐਨ ਐਮ ਮਧੂਬਨ ਡਾਰਕ, ਉਹਨਾ ਦੇ ਹੀ ਵਿਦਿਆਰਥੀ ਸਨ। ਚਾਹੇ ਉੱਨੀ ਸੌ ਸੰਤਾਲੀ ਤੱਕ ਭਾਰਤ ਵਿੱਚ ਸਮਾਜ ਵਿਗਿਆਨ ਦੇ ਵਿਕਾਸ ਦੀ ਗਤੀ ਘੱਟ ਸੀ। ਪਰ ਉਸ ਸਮੇਂ ਤੱਕ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਸਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਸਮਾਜ ਵਿਗਿਆਨ ਦਾ ਵਸਾ ਯੁੱਗ- ਉੱਨੀ ਸੌ ਸੰਤਾਲੀ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਸਮਾਜ ਸਾਸ਼ਤਰ ਨੂੰ ਸਮਤਲ ਵਿਸ਼ੇ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋਈ। ਵਤਨ ਵਿੱਚ ਦੇਸ਼ ਦੇ ਲਗਬਗ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਇਸ ਵਿਸ਼ੇ ਨੂੰ ਪੜ੍ਹਾਇਆ ਜਾ ਰਿਹਾ ਹੈ। ਯੂਨੀਵਰਸਿਟੀ ਤੋਂ ਇਲਾਵਾ ਕਈ ਸੰਸਥਾਵਾਂ ਵਿੱਚ ਖੋਜ ਦੇ ਕੰਮ ਚੱਲ ਰਹੇ ਹਨ। ਫਰਾਂਸਿਸ ਫਰਾਂਸੀ ਕ੍ਰਾਤੀ ਉਦਯੋਗਿਕ ਕ੍ਰਾਂਤੀ ਅਤੇ ਫਰਾਂਸੀ ਕ੍ਰਾਂਤੀ ਸਮਾਜ ਵਿਗਿਆਨ ਦੇ ਦੇ ਸਾਸ਼ਤਰ ਨਾਲ ਵਿਸਥਾਰ ਨਾਲ ਚਰਚਾ ਕਰੋ।

ਪੱਛਮੀ ਯੂਰਪ ਵਿੱਚ ਵੇਖਿਆਂ ਜਾਂਦਾ ਹੈ। ਕਈ ਵਾਰ ਸਮਾਜ ਵਿਗਿਆਨ ਨੂੰ ਕ੍ਰਾਂਤੀ ਯੁੱਗ ਦਾ ਬੱਚਾ ਵੀ ਕਿਹਾ ਜਾਦਾ ਹੈ। ਉਹ ਕ੍ਰਾਂਤੀਕਾਰੀ ਪਰਿਵਰਤਨ ਜਿਹੜੇ ਪਿਛਲੀਆਂ ਤਿੰਨ ਸਦੀਆ ਵਿੱਚ ਆਏ ਹਨ ਉਹਨਾ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹਨਾ ਪਰਿਵਰਤਨਾਂ ਵਿੱਚ ਸਮਾਜ ਵਿਗਿਆਨ ਦਾ ਲੱਭਿਆ ਜਾ ਸਕਦਾ ਹੈ। ਸਮਾਜ ਵਿਗਿਆਨ ਨੇ ਸਮਾਜਿਕ ਉੱਥਲ

ਯੂਰਪ ਵਿੱਚ ਆਧੁਨਿਕ ਯੁੱਗ ਦੀ ਆਧੁਨਿਕਤਾ ਦੀ ਮਹੱਤਤਾ ਨੇ ਤਿੰਨ ਪ੍ਰਮੁੱਖ ਪ੍ਰਥਾਵਾਂ ਨੂੰ ਸਾਹਮਣੇ ਲਿਆਂਇਆਂ ਜਾਂਦਾ ਹੈ। ਅਤੇ ਉਹ ਹਨ ਪ੍ਰਕਾਸ਼ ਯੁੱਗ ਫਰਾਂਸੀਸੀ ਕ੍ਰਾਂਤੀ

ਫਰਾਂਸਿਸ ਕ੍ਰਾਂਤੀ ਉੱਨੀ ਸੌ ਉਨਾਨਵੇਂ ਵਿੱਚ ਹੋਈ ਅਤੇ ਇਹ ਪ੍ਰਾਪਤ ਕਰਨ ਲਈ ਸੰਪਰਦਾਇ ਅਤੇ ਮਾਨਤਾ ਪ੍ਰਾਪਤ ਕਰਨ ਦੇ ਮਨੁੱਖੀ ਸੰਪਰਕ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ ਸਾਬਿਤ ਹੋਇਆ। ਇਸਨੇ ਯੂਰਪੀ ਸਮਾਜ ਦੀ ਰਾਜਨੀਤਿਕ ਰਚਨਾ ਨੂੰ ਬਦਲ ਕੇ ਰੱਖ ਦਿੱਤਾ। ਇਸਨੇ ਜਾਗੀਰਦਾਰੀ ਯੁੱਗ ਨੂੰ ਖਤਮ ਕਰ ਦਿੱਤਾ ਅਤੇ ਫਰਾਂਸ ਵਿੱਚ ਇੱਕ ਨਵੀਂ ਵਿਵਸਥਾ ਸਥਾਪਤ ਕੀਤੀ। ਇਸਨੇ ਜਾਗੀਰਦਾਰੀ ਵਿਵਸਥਾ ਦੀ ਥਾਂ ਲੋਕਤੰਤਰੀ ਵਿਵਸਥਾ ਨੂੰ ਸਥਾਪਿਤ ਕੀਤਾ। ਫਰਾਂਸਿਸ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਹੋਇਆ ਸੀ, ਪਹਿਲਾ ਵਰਗ ਪਾਦਰੀ, ਕਿ ਦੂਜਾ ਵਰਗ ਸੁਨੀ਼ਲ ਵਰਗ ਸੀ ਅਤੇ ਤੀਜਾ ਵਰਗ ਲੋਕਾਂ ਦਾ ਵਰਗ, ਪਹਿਲੇ ਦੋ ਵਰਗਾਂ ਦੀ ਕੁੱਲ ਸੰਖਿਆ ਫਰਾਂਸ ਦੀ ਜਨਸੰਖਿਆਂ ਦਾ ਦੋ percent ਸੀ। ਪਰ ਉਹਨਾ ਕੋਲ ਅਸੀਮਤ ਅਧਿਕਾਰ ਸਨ। ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਨ। ਪਰ ਤੀਜੇ ਵਰਗ ਨੂੰ ਕੋਈ ਰੁਜ਼ਗਾਰ ਪ੍ਰਾਪਤ ਨਹੀਂ ਸਨ ਅਤੇ ਉਸਨੂੰ ਹੀ ਸਾਰੇ ਟੈਕਸਾਂ ਦਾ ਭਾਰ ਸਹਿਣਾ ਪੈਂਦਾ ਸੀ। ਇਹਨਾ ਤਿੰਨੇ ਵਰਗਾਂ ਦੀ ਵਿਆਖਿਆ ਅੱਗੇ ਲਿਖੀ ਹੈ। ਪਹਿਲਾ ਵਰਗ ਪਾਦਰੀ ਵਰਗ, ਯੂਰਪ ਦੇ ਸਮਾਜਿਕ ਜੀਵਨ ਵਿੱਚ ਰੋਮਨ ਕੈਥੋਲਿਕ ਚਰਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਤਾਕਤਵਰ ਸੰਸਥਾ। ਵੱਖ-ਵੱਖ ਦੇਸ਼ਾਂ ਵਿੱਚ ਹੈ, ਵੱਖ ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਵਿੱਚ ਸਨ ।

ਅਤੇ ਇਹ ਸਮਾਜ ਦਾ ਪਹਿਲਾ ਵਰਗ ਸੀ । ਪਾਦਰੀ ਵਰਗ ਵੀ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਤੇ ਉਹ ਸੀ ਉੱਚ ਪਾਦਰੀ ਵਰਗ ਅਤੇ ਨਿਮਨ ਪਾਦਰੀ ਵਰਗ ਉੱਚ ਪਾਦਰੀ ਵਰਗ ਦੇ ਪਾਦਰੀ ਕੁਲੀਨ ਪਰਿਵਾਰਾਂ ਨਾਲ ਸੰਬੰਧਿਤ ਸਨ ਅਤੇ ਚਰਚ ਦੀ ਸੰਪੱਤੀ ਉੱਤੇ ਅਸਲ ਵਿੱਚ ਇਹਨਾਂ ਦਾ ਅਧਿਕਾਰ ਹੁੰਦਾ ਸੀ । ਟੀਥੇ ਟੈਕਸ ਦਾ ਜ਼ਿਆਦਾਤਰ ਭਾਗ ਇਹਨਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ । ਉਹਨਾਂ ਕੋਲ ਵਿਸ਼ੇਸ਼ ਅਧਿਕਾਰ ਸਨ ਅਤੇ ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਨ ।

ਉਨ੍ਹਾ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਉਹ ਜਨਮ, ਵਿਆਹ, ਬਪਤਿਸਮਾ, ਮੌਤ ਆਦਿ ਨਾਲ ਸੰਬੰਧਿਤ ਸੰਸਕਾਰ ਪੂਰੇ ਕਰਦੇ ਸਨ । ਉਹ ਚਰਚ ਦੇ ਸਕੂਲਾਂ ਨੂੰ ਵੀ ਸਾਂਭਦੇ ਸਨ ।

ਇੱਕ ਲੱਖ, ਚਾਰ ਲੱਖ, ਸਨ ਅਰਥਾਤ ਉਹ ਕੁੱਲ ਜਨਸੰਖਿਆ ਦੇ ਦੋ percent ਤੋਂ ਵੀ ਘੱਟ ਸਨ । ਇਸ ਲਈ ਉਹਨਾਂ ਨੂੰ ਤਲਵਾਰ ਦਾ ਕੁਲੀਨ ਵੀ ਕਿਹਾ ਜਾਂਦਾ ਸੀ । ਇਹ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਸਨ-ਪੁਰਾਣੇ ਕੁਲੀਨ ਅਤੇ ਨਵੇਂ ਕੁਲੀਨ । ਪੁਰਾਣੇ ਕੁਲੀਨ ਦੇਸ਼ਾਂ ਦੀ ਕੁੱਲ ਭੂਮੀ ਦਾ ਇੱਕ ਵਟਾ ਪੰਜ ਹਿੱਸੇ ਦੇ ਮਾਲਕ ਸਨ । ਕੁਲੀਨ ਦੀ ਸਥਿਤੀ ਪੈਤ੍ਰਿਕ ਸੀ ਕਿਉਂਕਿ ਉਹ ਉਹਨਾਂ ਨੂੰ ਅਸਲੀ ਅਤੇ ਪਵਿੱਤਰ ਕੁਲੀਨ ਕਿਹਾ ਜਾਂਦਾ ਸੀ । ਇਹ ਸਾਰੇ ਜਾਗੀਰਦਾਰ ਹੁੰਦੇ ਸਨ । ਕੁੱਝ ਸਮੇਂ ਲਈ ਇਹਨਾਂ ਨੇ ਪ੍ਰਸ਼ਾਸਕਾਂ, ਜੱਜਾਂ ਅਤੇ ਫ਼ੌਜੀ ਲੀਡਰਾਂ ਦਾ ਵੀ ਕੰਮ ਕੀਤਾ । ਇਹ ਐਸ਼ ਭਰੀ ਜ਼ਿੰਦਗੀ ਜਿਊਂਦੇ ਸਨ । ਇਹਨਾਂ ਨੂੰ ਕਈ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਸਨ । ਨਵੇਂ ਕੁਲੀਨ ਉਹ ਕੁਲੀਨ ਸਨ ਜਿਨ੍ਹਾਂ ਨੂੰ ਰਾਜੇ ਨੇ ਪੈਸੇ ਲੈ ਕੇ ਕੁਲੀਨ ਦਾ ਦਰਜਾ ਦਿੱਤਾ ਸੀ । ਇਸ ਵਰਗ ਨੇ ਅਠਾਰਾਂ ਸੌ ਉਨਾਨਵੇਂ ਦੀ ਫ਼ਰਾਂਸੀਸੀ ਕ੍ਰਾਂਤੀ ਦੀ ਸ਼ੁਰੁਆਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।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 ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਰਨਬੀਰ ਸਿੰਘ ਐ, ਮੈਂ ਪਿੰਡ ਘੁਮਰੇ ਦਾ ਰਹਿਣ ਵਾਲਾ ਹਾਂ । ਅੱਜ ਆਓ ਤੁਹਾਨੂੰ ਮੈਂ ਇਕ ਚੀਜ਼ ਦਸਣ ਜਾ ਰਹਿਆ ਹਾਂ ਜਿਵੇ ਕੇ ਆਪਦੇ ਦੇਸ਼ ਵਿਚ ਭੀੜ ਭਾੜ ਦੀ ਰਚਨਾ ਵਧੇਰੇ ਵੱਧ ਬਹੁਤ ਵੱਧ ਗਈ ਹੈ। ਇਸਦੀ ਇਸਦਾ ਵਧਦਾ ਕਾਰਨ ਇਹੀ ਹੈ ਵੱਧ ਦੀ ਜਨਸੰਖਿਆ। ਅੱਜ ਤੋਂ ਪੰਜ ਤੋਂ ਪੰਜ ਕੋ ਸਾਲ ਪਹਿਲਾ ਦੋ ਲੱਖ ਭੀੜ ਨਾਲ ਵਾ ਤੀਰਥਾਂ ਨਾਲ ਮਿਲਿਆ ਮੇਲਾ ਓਥੋਂ ਵੀ ਪੈਦਾ ਸੀ, ਪਰ ਅੱਜ ਤੋਂ ਕਲ ਤਕ bus stand ਤਕ ਤਕ ਹੀ ਬਜ਼ਾਰ ਤਕ ਹੀ ਕਾਰਖਾਨਿਆਂ ਇਸ ਸਮਸਿਆ ਦਾ ਰਾਸ਼ਨ ਦੇ ਡਿਪੂਆਂ ਤੇ ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ, ਕੋਨਫਰੈਂਸਾਂ ਤਕ ਰੈਲ਼ੀ ਸਮਾਗਮਾਂ, ਚੋਣ ਦਫਤਰ ਅੱਗੇ ਗੱਲ ਕੀਤਾ ਤਕ ਭੀੜ ਲੱਗੀ ਹੁੰਦੀ ਦਿਖਾਈ ਦਿਤੀ ਸਨ ਤੇ ਸਹਿਰੀਆਂ ਸ਼ਹਿਰਾਂ ਵਿਚ ਭੀੜ ਦੇ ਦ੍ਰਿਸ਼ ਆਮ ਇਕ ਲੱਖ ਹਜ਼ਾਰ ਵਿਚ ਦੋ ਚਾਰ ਦਿਨਾਂ ਤੋਂ ਮੇਰੇ ਨਾਲ ਬਾਜ਼ਾਰ ਵਿਚ ਸ਼ਾਮ ਵੇਲ਼ੇ ਘੁੰਮਣ ਜਾਂਦੇ ਹਨ । ਇਕ ਅੰਗਰੇਜ ਨੂੰ ਹਰ ਰੋਜ਼ ਲੋਕਾਂ ਦੀਆ ਵੱਡੀਆਂ ਭੀੜਾਂ ਨੂੰ ਦੇਖਕੇ ਪੁੱਛਿਆ ਕਿ ਇਥੇ ਇੰਨੀ ਭੀੜ ਕਿਉਂ ਲੱਗੀ ਹੈ ਕੇ ਕੋਈ ਹੋਰ ਕੰਮ ਕੇ ਕੋਈ ਹੋਰ ਕੰਮ ਨਹੀਂ ਕੇ ਕੋਈ ਹੋਰ ਕੰਮ ਨਹੀਂ ਕਰਦੇ ਭੀੜ ਦੇ ਵੱਧਣ ਮੁੱਖ ਕਾਰਨ ਅਬਾਦੀ ਦਾ ਵੱਧਣਾ ਵੱਧਣਾ ਵਿਗਿਆਨਿਕ ਜੁੱਗ ਦੀਆ ਲੋਕਾਂ ਨੂੰ ਪਿੰਡਾਂ ਤੋਂ ਸ਼ਹਿਰਾਂ ਵੱਲ ਲਿਓਨ ਲੱਗ ਪਈ ਬੱਸਾਂ, ਰੇਲਗੱਡੀਆਂ ਕਾਰਖਾਨਿਆਂ ਦੀਆ ਵਿਗਿਆਨ ਦੀਆ ਪੰਜ ਸਕੂਲ, ਕਾਲਜਾਂ ਅਤੇ ਹੋਰ ਯੂਨੀਵਰਸਿਟੀਆਂ

ਨੂੰ ਜਨਮ ਦਿੱਤਾ ਹੈ। ਆਵਾਜਾਈ ਦੇ ਵਧਦੇ ਕਾਰਨ ਬੱਸਾਂ, ਗੱਡੀਆਂ ਦੇ ਆਵਾਜਾਈ ਦੇ ਹੋਰ ਸਾਧਨਾ ਅੱਡਿਆਂ ਤੇ ਸਟੇਸ਼ਨਾਂ ਬਾਰੇ ਭੀੜ ਭੰਨੇ ਤੋਰਨ ਭੰਨਤੋੜ ਬਹੁਤ ਹੋ ਰਹੀ ਹੈ ਜਿਵੇ ਅਜਕਲ ਇਨੀ traffic ਵਾਦੀ ਵੱਧ ਗਈ ਹੈ ਜਿਵੇ ਸਾਨੂੰ ਤੁਰਨ ਨੂੰ ਵੀ ਤੁਰਨਾ ਵੀ ਪੈਦਲ ਤੁਰਨਾ ਵੀ ਬਹੁਤ ਔਖਾ ਹੋ ਗਿਆ ਹੈ ਜਿਸਦਾ ਕਾਰਨ ਗੱਡੀਆਂ ਅਤੇ ਮੋਟਰਸਾਈਕਲ ਬਣ ਰਹੇ ਹਨ ਦੁਰਘਟਨਾਵਾ ਦਾ ਕਾਰਨ ਵੀ ਗੱਡੀਆਂ ਆਵਾਜਾਈਆ ਵਗੈਰਾ ਆਦਿ ਵਸਤੂਆਂ ਦਾ ਹੀ ਹੋ ਰਹਿਆ ਹੈ । ਆਵਾਜਾਈ ਦੇ ਵੱਡੇ ਕਾਰਨ ਬੱਸਾਂ, ਗੱਡੀਆਂ ਤੇ ਆਵਾਜਾਈਆ ਨਾਲ ਹੀ ਤੇ ਇਸ ਨਾਲ ਭੀੜ ਹੱਡ ਤੋੜਨ ਦੇ ਮਨੋਰੰਜਨ ਸਸਤਾ ਸਾਧਨ ਨੂੰ ਕਰਨ ਸਮਸਿਆ ਅੱਗੇ ਵੀ ਕਾਫੀ ਭੀੜ ਹੁੰਦੀਆਂ ਹਨ ਸਰਕਾਰੀ ਦਫਤਰਾਂ ਦਾ ਸੰਬੰਧ ਮੁਲਾਜਮਾਂ ਕੰਮਾਂ ਕਾਰਾਂ ਦੇ ਨਵੀ ਭਰਤੀ ਕਰਨ ਦੀ ਭੀੜ ਲੱਗੀ ਰਹਿੰਦੀ ਹੈ । ਸੜਕਾਂ ਅੱਗੇ lottery ਲਾਟਰੀਆਂ ਟਿਕਟਾਂ ਵਾਲੀਆਂ ਦੇ ਸਟਾਲਾਂ ਦੁਕਾਨਾਂ ਦੁਆਲੇ ਲੋਕਾਂ ਨੂੰ ਭੀੜਾਂ ਲੱਗੀਆਂ ਰਹਿੰਦੀਆਂ ਹਨ, ਇਸ ਤਰਾਂ ਹਸਪਤਾਲ ਮਰੀਜ਼ ਨਾਲ ਹਮੇਸ਼ਾ ਭਰੇ ਦਿਸਦੇ ਹਨ, ਇਹਨਾਂ ਭੀੜ ਨੂੰ ਦੇਖਕੇ ਹਰ ਇਕ ਦਾ ਮਨ ਡਰ ਜਾਂਦਾ ਹੈ ਕੇ ਸ਼ਾਇਦ ਉਸਦਾ ਆਪਣਾ ਕੰਮ ਹੋਵੇ ਜਾ ਨਾ ਹੋਵੇ ਦਾ ਨਾ ਹੋਵੇਗਾ ਅੱਜ ਤੋਂ ਪੰਜ ਅੱਜ ਤੋਂ ਬਜ਼ਾਰ ਵਿਚ ਇਹਨੀ ਭੀੜ ਵੱਧ ਗਈ ਹੈ ਜੋ ਕੇ ਭੀੜ ਸਬਜ਼ੀ ਲੈਂਦੇ ਇਹਨੇ ਲੋਕ ਸਬਜ਼ੀ ਲੈਂਦੇ ਵੀ ਨਹੀਂ ਜਿੰਨੇ ਉਥੇ ਘੁੰਮ ਰਹੇ ਹੁੰਦੇ ਹਨ। ਇਸਦਾ ਕਾਰਨ ਵੀ ਭੀੜ ਹੀ ਇਸਦਾ ਕਾਰਨ ਵੀ ਭੀੜ ਹੀ ਹੈ ਜਿਸਨੂੰ ਸਾਨੂੰ control ਵਿਚ ਜਿਸਨੂੰ ਜਿਸਦਾ ਸਾਨੂੰ control ਵਿਚ ਰੱਖਣਾ ਬਹੁਤ ਜਿਆਦਾ ਜਰੂਰੀ ਹੈ। ਇਸ ਇਸ ਲਈ ਸਾਨੂੰ

ਭੀੜ ਦਾ ਵਧਣ ਦਾ ਮੁੱਖ ਕਾਰਨ ਅਬਾਦੀ ਅਬਾਦੀ ਹੀ ਹੈ। ਕਾਢਾਂ ਲੋਕਾਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਲੈ ਕੇ ਆ ਰਹੀ ਹੈ। ਬੱਸਾਂ, ਰੇਲ ਗੱਡੀਆਂ ਤੇ ਕਾਰਖਾਨਿਆਂ ਸਮੱਸਿਆ ਦਾ ਵਿਗਿਆਨਕ ਉਪਜਾਊ ਭੂਮੀ ਤੇ ਬਹੁਤ ਅਸਰ ਪੈ ਰਿਹਾ ਹੈ। ਸਕੂਲ, ਕਾਲਜਾਂ, ਯੂਨੀਵਰਸਿਟੀਆਂ ਵਿਚ ਗਿਆਨ ਦਾ ਬਹੁਤ ਘਾਟਾ ਘਾਟਾ ਪੈ ਰਿਹਾ ਹੈ, ਜਿਸਦਾ ਜਿਸਦੇ ਕਾਰਨ ਇਹ ਹੈ ਕਿ school ਵਿਚ ਵਿਦਿਆਰਥੀ ਬਹੁਤ ਵੱਧ ਰਹੇ ਹਨ, ਵੱਧ ਰਹੇ ਹਨ ਉਨ੍ਹਾਂ ਨੂੰ ਬੈਠਣ ਨੂੰ ਬੇਂਚ ਅਤੇ ਮੁੱਖ ਅਧਿਆਪਕਾਂ ਦਾ ਉਥੇ, ਮੁੱਖ ਅਧਿਆਪਕਾਂ ਦਾ ਨਹੀਂ ਹੁੰਦੇ, ਇਹਨੇ ਨਹੀਂ ਮੁਖ ਅਧਿਆਪਕ ਪੜਾਉਣ ਵਾਲੇ ਹੁੰਦੇ ਜਿੰਨੇ ਉਥੇ ਬੱਚੇ ਹੋ ਜਾਂਦੇ ਹਨ। ਕਿਉਕਿ ਬੱਚਿਆਂ ਨੂੰ ਵੀ ਬੈਠਣ ਨੂੰ ਬੇਂਚ ਚਾਹੀਦੇ ਹਨ ਜੋ ਕਿ ਉਥੇ ਇਹ ਸਮੱਸਿਆ ਬਹੁਤ ਵੱਧ ਰਹੀ ਹੈ। ਵਿਦਿਆਰਥੀਆਂ ਨੂੰ ਬਹੁਤ ਪੜਨ ਵਿਚ ਦਿੱਕਤ, ਦਿੱਕਤ ਪ੍ਰਦਾਨ ਕਰਨੀ ਪੈਂਦੀ ਹੈ। ਇਸ ਲਈ ਹੀ ਸਾਨੂੰ ਸੜਕਾਂ ਤੇ ਭੀੜ ਦੇ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਹੈ, ਤੁਹਾਨੂੰ ਵੀ ਤਾਂ ਇਹ ਗੱਲ ਦਾ ਪਤਾ ਹੀ ਹੋਵੇਗਾ ਕਿ ਸੜਕਾਂ ਤੇ ਅੱਜ ਕੱਲ ਕਿੰਨੀ ਕਿੰਨੀ ਜਨਸੰਖਿਆ ਵੱਧ ਗਈ ਹੈ ਜੋ ਕਿ ਤੁਰਨ ਵਿਚ ਤੁਰਨ ਵਿਚ ਘਟ ਘਟ ਹੁਣ ਤੁਰਨ ਦਾ ਘਟ ਰਿਵਾਜ਼ ਰੱਖਦੀ ਹੈ ਕਿਉਕਿ ਸੁਬਹ ਨੂੰ ਦਫਤਰਾਂ ਜੋ ਵੀ ਸਕੂਲਾਂ ਆਦਿ ਕਿਤੇ ਵੀ ਜਾਣ ਦਾ ਸਮੱਸਿਆ ਇਹ ਹੈ ਕਿ ਉਹ ਮੋਟਰਸਾਈਕਲ ਜਾਂ ਕਿਤੇ ਹੋਰ ਕਿਵੇ ਵੀ ਜਾਂਦੇ ਹਨ, ਉਨ੍ਹਾਂ ਨੂੰ ਉਨ੍ਹਾਂ ਨੂੰ ਉਨ੍ਹਾਂ ਦਾ ਉਪਯੋਗ ਕਰਨਾ ਪੈਂਦਾ ਹੈ। ਜੋ ਤੁਰਨ ਵਾਲਾ ਵਿਅਕਤੀ ਹੈ ਉਹ ਬਹੁਤ ਦੁਰਘਟਨਾਵਾਂ ਜਦੋਂ ਕਿ ਤੇਜੀ ਨਾਲ ਅਸੀ ਚਲਦੇ ਹਾਂ ਤਾਂ

ਨਹੀਂ ਲੋਕ ਰਾਜ ਦਾ ਰੈਲੀਆਂ, ਸਮਾਗਮਾਂ ਦੇ ਚੋਣ ਜਨਮ ਦਿੱਤਾ ਹੈ। ਆਵਾਜਾਈ ਦੇ ਵਧਣ ਆਵਾਜਾਈ ਦਾ ਬੱਸਾਂ, ਗੱਡੀਆਂ ਆਵਾਜਾਈਆਂ ਨਿਰੋਜਨ ਦੇ ਅੱਡਿਆ ਦੇ ਸਟੇਸ਼ਨਾਂ ਭੀੜ ਹੱਦਬੰਨੇ ਤੋੜਨ ਤੋੜ ਰਹੀਆ ਹਨ। ਮਨੋਰੰਜਨ ਦਾ ਸਸਤਾ ਸਾਧਨ ਹੋਣਾ ਸਮੱਸਿਆ ਅੱਗੇ ਹੀ ਕਾਫੀ ਭੀੜ ਹੁੰਦੀ ਹੈ। ਇਸੀ ਕਿਸੀ ਕਾਰਨ ਇਹ ਕਾਰਾਂ ਦੇ ਨਵੇ ਭਰਤੀ ਕਰਨੀ ਵੀ ਭੀੜ ਨਵੇਂ ਭਰਤੀ ਜੋ ਕਿ ਅੱਜ ਦੇ ਮੁਲਾਜਮ ਜੋ ਕਿ ਅੱਜ ਦੀ ਜਨ ਜੋ ਕਿ ਅੱਜ ਦੀ ਜਨਸੰਖਿਆ ਹੈ, ਉਨ੍ਹਾਂ ਵਿਚੋਂ ਕਾਫੀ ਨੌਜਵਾਨ ਤਾਂ ਬਹੁਤ ਹੀ ਡਿਊਟੀਆਂ ਤੋਂ ਵਿਹਲੇ ਬੈਠੇ ਹਨ, ਜਿਨ੍ਹਾਂ ਨੂੰ ਲੋੜ ਦਾ ਸਾਧਨ ਮਿਲ ਨਹੀਂ ਰਿਹਾ, ਨੌਕਰੀਆਂ ਮਿਲ ਨਹੀ ਰਹੀਆਂ, ਇਸੀ ਕਾਰਨ ਉਹ ਵਿਹਲੇ ਬੈਠੇ ਹਨ ਜੋ ਕਿ ਕਿਉਕਿ ਅੱਜ ਕੱਲ ਅਸੀ ਦੇਖਦੇ ਹੀ ਹਾਂ ਕਿ ਅੱਜ ਕੱਲ ਅਸੀ ਚਲੇ ਜਾਂਦੇ ਹਾਂ ਕਿਸੀ ਵੀ ਦਫ਼ਤਰਾਂ ਆਦਿ ਜਾਂ bank ਜਾਂ ਆਦਿ ਹੋਰ ਪ੍ਰਕਾਰ ਦੇ ਕਈ ਕਈ ਕਈ ਲੋੜਵੰਧਿਕ ਸਾਧਨਾਂ ਵਿਚ ਚਲੇ ਜਾਂਦੇ ਹਾ। ਉਹ ਉਥੇ ਪਹਿਲੇ ਹੀ ਵਧੇਰੇ ਭੀੜ ਲੱਗੀ ਹੁੰਦੀ ਹੈ। ਇਸੀ ਕਾਰਨ ਸਾਨੂੰ ਇਨ੍ਹਾਂ ਨੂੰ control ਵਿਚ ਰੱਖਣ ਲਈ ਸਾਨੂੰ ਇਨ੍ਹਾਂ ਦੀ ਮਦਦ ਕਰਨੀ ਪੈਣੀ, ਇਨ੍ਹਾਂ ਨੂੰ ਮਦਦ ਕਰਨੀ ਚਾਹੀਦੀ ਹੈ। ਇਸ ਕਾਰਨ ਸਮੇਂ ਵਿਚ ਮੰਗ ਇਹ ਕਿ ਭੀੜ ਭਾੜ ਵਿਚ ਦੂਜੇ ਦੀ ਸਹਾਇਤਾ ਕਰੀਏ ਕਿ ਜਿਥੇ line ਵਿਚ ਖੜੇ ਹੋ ਕੇ ਕੰਮ ਹੋ ਸਕਦਾ ਹੈ, ਉਥੇ line ਬਣਾ ਲੈਣੀ ਚਾਹੀਦੀ ਹੈ ਤੇ ਬਣੀ ਹੋਈ line ਨੂੰ ਤੋੜਨਾ ਨਹੀਂ ਚਾਹੀਦਾ। ਇਸ ਦੇ ਲਈ ਸਰਕਾਰ ਨੂੰ ਪੱਧਰਾ ਨੂੰ ਉਤੇ ਵੀ ਭੀੜ ਦੇ ਦੋ ਦੋਸ਼ਾਂ ਨੂੰ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ ਤੇ ਯਤਨ ਕਰਨੇ ਚਾਹੀਦੇ ਹਨ ਇਸ ਵਿਚ ਸਾਨੂੰ ਜਿਵੇਂ ਕਿ ਇਸ ਵਿਚ ਸਾਨੂੰ, ਇਸ ਵਿਚ ਸਾਨੂੰ ਆਵਾ ਆਵਾਜਾਈ ਜਿਸ ਵਿਚ ਸਾਨੂੰ ਭੀੜਾਂ ਦੇ ਵਧਣ ਦਾ ਮੁੱਖ ਜਿਸ ਵਿਚ ਸਾਨੂੰ ਦੇ ਲੋਕਾਂ ਵਿਚ ਵਿਗਿਆਨਾਂ ਨੂੰ university ਵਿਚ ਜਾਂਦੇ ਹਾਂ ਤਾ ਉਥੇ student ਦੀ ਵੀ line ਲੱਗੀ ਰਹਿੰਦੀ ਹੈ। ਜਿਸ ਕਾਰਨ fees ਭਰਾਨਾਂ ਗਾਹਕਾਂ ਨੂੰ ਵਧੇਰੇ ਮੁਸ਼ਕਿਲ ਆਉਦੀ ਹੈ ਦਾ ਇਸ ਦਾ ਕਾਰਨ ਵੀ ਭੀੜ ਭਾੜ ਤੇ ਸਾਨੂ ਜਿੱਥੇ ਭੀੜ ਜਿਥੇ line ਵਿਚ ਲੱਗ ਕੇ ਕੰਮ ਹੁੰਦਾ ਹੈ ਤਾਂ ਉਥੇ ਵੀ line ਬਣਾਉਣੀ ਚਾਹੀਦੀ ਹੈ ਨਾ ਕਿ ਉਥੇ line ਤੋੜੋ ਜੋ ਕਿ ਦੂਜੇ ਵਿਅਕਤੀਆਂ ਵਿਅਕਤੀਆਂ ਨੂੰ ਵੀ ਪਰੇਸ਼ਾਨੀ ਆਵੇ ਤੇ ਆਪ ਨੂੰ ਵੀ ਪਰੇਸ਼ਾਨੀ ਆਵੇ ਇਸਦਾ ਇਹ ਕਾਰਨ ਹੈ, ਤਾਂ ਸਾਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਸਾਨੂੰ ਇਸਦਾ ਬਹੁਤ ਮੁੱਢਲੇ ਕਾਰਨਾਂ ਵਿਚ ਉਹਦਾ ਬਹੁਤ ਸੋਚ ਸਮਝ ਕੇ ਝੱਕਣਾ ਚਾਹੀਦਾ ਹੈ ਤਾਂ ਇਸ ਕਰਕੇ ਸਾਨੂੰ ਸੜਕਾਂ ਉਪਰ ਚਲ ਰਹੇ ਵਿਅਕਤੀਆਂ ਦਾ ਵਧੇਰੇ ਧਿਆਨ ਰੱਖ ਕੇ ਚਲਣਾ ਚਾਹੀਦਾ ਹੈ ਜੋ ਕਿ ਉਹ ਵਿਅਕਤੀ ਵੀ ਨੁਕਸਾਨਦੇਹ ਤੇ ਨੁਕਸਾਨਦੇਹ ਯਤਨ ਵਿਚ ਨਾ ਆਏ ਤੇ ਆਪਣੇ ਆਪਣਾ ਵੀ ਨੁਕਸਾਨ ਨਾ ਹੋਏ ਕਿਉਕਿ ਕਿ ਹਸਪਤਾਲ ਵਿਚ ਅਸੀਂ ਚਲੇ ਜਾਣੇ ਹਾਂ ਤਾ ਓਹਨਾ ਨੂੰ ਦੇਖ ਕੇ ਪੁੱਛਣਾ ਚਾਹੀਦਾ ਹੈ ।

ਡਰਾਈਵਰ ਯਾਨੀ ਕਿ ਆਪਣਾ driver ਭਾਈਆਂ ਹੁਣ ਜਿਹੜੇ ਬੰਦੇ driving line ਦੇ ਵਿੱਚ ਨੇ ਉਹਨਾ ਦੇ ਫੇਰ ਆਪਾਂ ਹੁਣ ਆਪਣੇ ਵਿਚਾਰ ਸਾਂਝੇ ਕਰਾਂਗੇ ਅੱਜ ਤੇ, driver ਇੱਕ ਐਸਾ ਕਿੱਤਾ ਮੈਨੂੰ ਲੱਗਦਾ ਕਿ ਜਿਹੜਾ ਕੋਈ ਵੀ ਕਰ ਸਕਦਾ। ਨਾ ਕੋਈ education ਦੀ ਲੋੜ, ਨਾ ਕਿਸੇ ਹੋਰ ਚੀਜ਼ ਦੀ, ਆਪਣਾ driving licence ਕਰੋ, driving licence ਬਣਾਉ, ਅਤੇ ਉਦੋਂ ਬਾਅਦ ਆਪਣੀ driving ਸ਼ੁਰੂ ਕਰੋ।